ਅਰਥਮੈਟਿਕ ਅੋਪਰੇਟਰਸ in C C ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ ਅਰਥਮੈਟਿਕ ਅੋਪਰੇਟਰਸ ਜਿਵੇਂ ਕਿ ਜੋੜ ਐਡੀਸ਼ਨ ਈਜੀ
ab ਘਟਾਨਾ ਸਬਟਰੇਕਸ਼ਨ ਸਬਟ੍ਰੈਕਸ਼ਨ ਈਜੀ
ਵਿਭਾਜਨ ਈਜੀ
aਬੀ ਡਿਵੀਜ਼ਨ ਡਿਵਿਜ਼ਨ ਈਜੀ
aਬੀ
ਗੁਨਾ ਮਲਟੀਪਲੀਕੇਸ਼ਨ ਮਲਟੀਪਲੀਕੇਸ਼ਨ ਈਜੀ
ab ਮੋਡਯੂਲਸ ਈਜੀ
ab ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ ਵਜੋਂ ਵਰਤ ਰਹੀ ਹਾਂ ਊਬੰਤੂ 1110 ਉਬੁੰਟੂ 1110 ਜੀਸੀਸੀ ਅਤੇ g ਕੰਪਾਇਲਰ ਵਰਜ਼ਨ 461 ਜੀਸੀਸੀ ਐਂਡ ਜੀ ਕੰਪਾਈਲਰ ਵਰਜ਼ਨ 461 ਮੈਂ ਹੁਣ C ਪ੍ਰੋਗਰਾਮ ਦੀ ਮੱਦਦ ਨਾਲ ਅਰਥਮੈਟਿਕ ਅੋਪਰੇਸ਼ਨਸ ਦਾ ਇਸਤੇਮਾਲ ਕਰਕੇ ਦਿਖਾਵਾਂਗੀ
ਮੈਂ ਪਹਿਲਾਂ ਹੀ ਇਕ ਪ੍ਰੋਗਰਾਮ ਲਿਖਿਆ ਹੋਇਆ ਹੈ
ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ
ਇਹ ਅਰਥਮੈਟਿਕ ਅੋਪਰੇਟਰਸ ਲਈ C ਪ੍ਰੋਗਰਾਮ ਹੈ
ਪਹਿਲਾਂ ਦੋ ਸਟੇਟਮੈਂਟਸ ਵਿਚ ਵੈਰੀਏਬਲਸ ਘੋਸ਼ਿਤ ਅਤੇ ਡਿਫਾਈਨ ਕੀਤੇ ਗਏ ਹਨ
ਅਗਲੀਆਂ ਦੋ ਸਟੇਟਮੈਂਟਸ ਵਿਚ a ਦੀ ਵੈਲਯੂ 5 ਦਿੱਤੀ ਗਈ ਹੈ
b ਦੀ ਵੈਲਯੂ 2 ਦਿੱਤੀ ਗਈ ਹੈ
ਆਉ ਹੁਣ ਵੇਖੀਏ ਐਡੀਸ਼ਨ ਅੋਪਰੇਟਰ ਕਿਵੇਂ ਕੰਮ ਕਰਦਾ ਹੈ
c ਵਿਚ a ਅਤੇ b ਦਾ ਸਮ ਹੈ
ਇਹ ਪ੍ਰਿੰਟਫ ਸਟੇਟਮੈਂਟ ਸਕਰੀਨ ਤੇ a ਅਤੇ b ਦਾ ਸਮ ਦਰਸਾਂਦੀ ਹੈ
1602f ਇਥੇ ਡੈਸੀਮਲ ਪੋਆਇੰਟ ਤੋਂ ਬਾਅਦ ਨਿਸ਼ਚਿਤ ਦੋ ਡਿਜਿਟ ਪ੍ਰੋਵਾਇਡ ਕਰਦਾ ਹੈ
ਅਗਲੀ ਸਟੇਟਮੈਂਟ ਵਿਚ c ਵਿਚ a ਅਤੇ b ਦਾ ਗੁਣਨਫਲ ਹੈ
ਇਹ ਪ੍ਰਿੰਟਫ ਸਟੇਟਮੈਂਟਸ ਸਕਰੀਨ ਤੇ a ਅਤੇ b ਦਾ ਗੁਣਨਫਲ ਦਰਸਾਂਦੀ ਹੈ
ਆਉ ਅਸੀਂ ਵੇਖੀਏ ਇਹ ਦੋਵੇਂ ਅੋਪਰੇਟਰਸ ਕਿਵੇਂ ਕੰਮ ਕਰਦਾ ਹੈ
ਅਸੀਂ ਨੀਚੇ ਦਿੱਤੀਆਂ ਲਾਈਨਾਂ ਕੋਮੈਂਟ ਵਿਚ ਪਾਵਾਂਗੇ
ਟਾਈਪ ਕਰੋ ਸੇਵ ਤੇ ਕਲਿਕ ਕਰੋ ਫਾਈਲ ਐਕਸਟੈਨਸ਼ਨ ਸੀ ਐਕਸਟੈਂਸ਼ਨ ਸੀ ਨਾਲ ਸੇਵ ਕਰੋ
ਮੈਂ ਫਾਈਲ ਅਰਥਮੈਟਿਕਸੀ arithmeticਸੀ ਦੇ ਨਾਮ ਨਾਲ ਸੇਵ ਕੀਤੀ ਹੈ
ਟਰਮਿਨਲ ਵਿੰਡੋ ਖੋਲ੍ਹਣ ਲਈ Ctrl Alt ਅਤੇ T ਬਟਨ ਇੱਕਠੇ ਦਬਾਉ
ਕੰਪਾਇਲ ਕਰਨ ਲਈ ਟਰਮਿਨਲ ਤੇ ਟਾਈਪ ਕਰੋ ਜੀਸੀਸੀ ਅਰਥਮੈਟਿਕ ਸੀ o ਅਰਥ ਜੀਸੀਸੀ arithmeticਸੀ ਓ ਅਰਿਥ ਐਂਟਰ ਦਬਾਉ
ਕੋਡ ਐਕਜ਼ੀਕਿਯੂਟ ਕਰਨ ਲਈ arith ਟਾਈਪ ਕਰੋ ਐਂਟਰ ਦਬਾਉ
ਸਕਰੀਨ ਤੇ ਆਉਟਪੁਟ ਨਜ਼ਰ ਆਏਗੀ
ਇਹ ਦਰਸਾਂਦਾ ਹੈ 5 ਅਤੇ 2 ਦਾ ਸਮ 700 ਹੈ ਅਤੇ ਸੁਮ ਓਐਫ 5 ਐਂਡ 2 ਆਈਐਸ 700 ਐਂਡ 5 ਅਤੇ 2 ਦਾ ਗੁਣਨਫਲ 1000 ਹੈ
ਪ੍ਰੋਡਕਟ ਓਐਫ 5ਐਂਡ 2 ਆਈਐਸ 1000 ਹੁਣ ਸਬਟਰੇਕਸ਼ਨ ਅੋਪਰੇਟਰਸ ਤੁਹਾਨੂੰ ਆਪਣੇ ਆਪ ਟਰਾਈ ਕਰਨਾ ਚਾਹੀਦਾ ਹੈ
ਐਡੀਸ਼ਨ ਅੋਪਰੇਟਰਸ ਦੀ ਥਾਂ ਸਬਟਰੇਕਸ਼ਨ ਅੋਪਰੇਟਰਸ ਰਿਪਲੇਸ ਕਰਦਿਆਂ ਟਰਾਈ ਕਰੋ
ਤੁਹਾਡਾ ਨਤੀਜਾ 3 ਹੋਣਾ ਚਾਹੀਦਾ ਹੈ
ਪ੍ਰੋਗਰਾਮ ਤੇ ਸਟੇਟਮੈਂਟਸ ਦੇ ਲ਼ਾਸਟ ਸੈਟ ਤੇ ਵਾਪਸ ਆਉ
ਹੁਣ ਮੈਂ ਵਿਭਾਜਨ ਲਈ ਕੋਡ ਦਸਾਂਗੀ
ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ
ਇਹਨਾਂ ਸਟੇਟਮੈਂਟਸ ਵਿਚ a ਨਾਲ b ਦੀ ਇੰਟੀਜ਼ਰ ਵਿਭਾਜਨ ਦੀ ਵੈਲਯੂ c ਵਿਚ ਹੈ
ਧਿਆਨ ਰਖੋ ਕਿ ਇੰਟੀਜ਼ਰ ਵਿਭਾਜਨ ਵਿਚ ਫਰਕੈਸ਼ਨਲ ਪਾਰਟ ਕੱਟ ਜਾਂਦਾ ਹੈ
ਪ੍ਰਿੰਟਫ ਸਟੇਟਮੈਂਟ ਸਕਰੀਨ ਤੇ ਵਿਭਾਜਨ ਆਉਟਪੁਟ ਦਰਸਾਂਦੀ ਹੈ
ਇਸ ਸਟੇਟਮੈਂਟਸ ਵਿਚ ਅਸੀਂ ਮੂਲ ਵਿਭਾਜਨ ਕਰ ਰਹੇ ਹਾਂ
ਇਥੇ ਇਕ ਅੋਪਰੈਂਡਸ ਨੂੰ ਫਲੋਟ ਵਜੋਂ ਕਾਸਟ ਕਰਾਂਗੇ
ਸਾਡੇ ਕੋਲ ਟਾਈਪ ਕਾਸਟ ਵੈਰੀਏਬਲ a ਹੈ
ਹੁਣ ਇਕ ਸਿਰਫ ਇਕ ਅੋਪਰੇਸ਼ਨ ਲਈ a ਇਕ ਫਲੋਟ ਵੈਰੀਏਬਲ ਵਜੋਂ ਕੰਮ ਕਰੇਗਾ
ਪ੍ਰਿੰਟਫ ਸਟੇਟਮੈਂਟ ਸਕਰੀਨ ਤੇ ਮੂਲ ਵਿਭਾਜਨ ਦੀ ਆਉਟਪੁਟ ਦਰਸਾਂਦੀ ਹੈ
ਰਿਟਰਨ 0 ਰਿਟਰਨ 0 ਟਾਈਪ ਕਰੋ ਅਤੇ ਐਂਡਿੰਗ ਕਰਲੀ ਬਰੈਕਟ ਕਲੋਜ਼ ਕਰੋ
ਸੇਵ ਤੇ ਕਲਿਕ ਕਰੋ ਕੋਡ ਨੂੰ ਕੰਪਾਇਲ ਅਤੇ ਐਕਜ਼ੀਕਿਯੂਟ ਕਰਨ ਲਈ ਟਰਮਿਨਲ ਤੇ ਵਾਪਸ ਆਉ
ਕੰਪਾਇਲ ਕਰਨ ਲਈ ਜੀਸੀਸੀ arithmeticਸੀ o ਅਰਿਥ ਟਾਈਪ ਕਰੋ
ਐਂਟਰ ਦਬਾਉ
ਕੋਡ ਐਕਜ਼ੀਕਿਯੂਟ ਕਰਨ ਲਈ arith ਟਾਈਪ ਕਰੋ ਐਂਟਰ ਦਬਾਉ
ਸਕਰੀਨ ਤੇ ਆਉਟਪੁਟ ਨਜ਼ਰ ਆਏਗੀ
ਸਾਡੇ ਕੋਲ ਪਹਿਲਾਂ ਐਡੀਸ਼ਨ ਅਤੇ ਮਲਟੀਪਲੀਕੇਸ਼ਨ ਅੋਪਰੇਟਰਸ ਦੇ ਆਉਟਪੁਟ ਹਨ
ਸਾਡੇ ਕੋਲ 5 ਨੂੰ 2 ਨਾਲ ਇੰਟੀਜ਼ਰ ਵਿਭਾਜਨ ਕਰਨ ਨਾਲ ਨਤੀਜਾ 2 ਹੈ
ਅਸੀਂ ਦੇਖ ਸਕਦੇ ਹਾਂ ਕਿ ਇੰਟੀਜ਼ਰ ਵਿਭਾਜਨ ਵਿਚ ਫਰਕੈਸ਼ਨਲ ਪਾਰਟ ਕੱਟ ਜਾਂਦਾ ਹੈ
ਫੇਰ ਸਾਡੇ ਕੋਲ 5 ਨੂੰ 2 ਨਾਲ ਮੂਲ ਵਿਭਾਜਨ ਕਰਕੇ ਨਤੀਜਾ 250 ਹੈ
ਮੂਲ ਵਿਭਾਜਨ ਵਿਚ ਨਤੀਜਾ ਉਹ ਹੀ ਹੈ ਜੋ ਅਸੀਂ ਐਕਸਪੈਕਟ ਕੀਤਾ ਹੈ
ਇਹ ਨਤੀਜਾ ਹਾਸਲ ਕਰਨ ਲਈ ਅਸੀਂ ਟਾਈਪ ਕਾਸਟਿੰਗ ਇਸਤੇਮਾਲ ਕੀਤਾ ਹੈ
ਹੁਣ ਮੰਨ ਲਉ ਕਿ ਮੈਂ ਇਹੀ ਪ੍ਰੋਗਰਾਮ C ਵਿਚ ਲਿਖਣਾ ਚਾਹੁੰਦੀ ਹਾਂ ਆਉ ਵੇਖੀਏ ਕੀ ਅਸੀਂ ਇਹੀ ਕੋਡ C ਵਿਚ ਵੀ ਇਸਤੇਮਾਲ ਕਰ ਸਕਦੇ ਹਾਂ ਆਉ ਵੇਖੀਏ
ਮੈਨੂੰ ਐਡੀਟਰ ਤੇ ਵਾਪਸ ਜਾਣ ਦਿਉ
ਇਥੇ C ਕੋਡ ਹੈ
ਧਿਆਨ ਦੇਣਾ ਕਿ ਇਹ ਹੈਡਰ ਫਾਈਲ C ਦੇ ਹੈਡਰ ਨਾਲੋਂ ਅੱਲਗ ਹੈ
ਇਥੇ ਨੇਮਸਪੇਸ ਵੀ ਇਸਤੇਮਾਲ ਕੀਤਾ ਗਿਆ ਹੈ
ਇਹ ਵੀ ਧਿਆਨ ਦਿਉ ਕਿ C ਵਿਚ ਆਉਟਪੁਟ ਸਟੇਟਮੈਂਟ ਸੀਆਉਟ ਹੈ
ਇਹਨਾਂ ਵੱਖਰੇਵਿਆਂ ਤੋਂ ਇਲਾਵਾ ਦੋਨੋ ਕੋਡਸ ਕਾਫੀ ਸਿਮੀਲਰ ਹਨ
ਸੇਵ ਤੇ ਕਲਿਕ ਕਰੋ
ਯਕੀਨੀ ਬਣਾਉ ਕਿ ਫਾਈਲ ਐਕਸਟੈਨਸ਼ਨ cpp ਨਾਲ ਸੇਵ ਹੋਈ ਹੇ
ਮੈਂ ਆਪਣੀ ਫਾਈਲ arithmeticਸੀਪੀਪੀ ਨਾਮ ਨਾਲ ਸੇਵ ਕੀਤੀ ਹੈ
ਆਉ ਕੋਡ ਨੂੰ ਐਕਜ਼ੀਕਿਯੂਟ ਕਰੀਏ ਅਤੇ ਵੇਖੀਏ ਕੀ ਨਤੀਜੇ ਹਨ
ਟਰਮਿਨਲ ਖੋਲ੍ਹੋ ਅਤੇ g arithmeticਸੀਪੀਪੀ o ਅਰਿਥ ਟਾਈਪ ਕਰੋ
ਐਂਟਰ ਦਬਾਉ ਕੋਡ ਨੂੰ ਐਕਜ਼ੀਕਿਯੂਟ ਕਰਨ ਲਈ ਅਰਿਥ ਟਾਈਪ ਕਰੋ ਐਂਟਰ ਦਬਾਉ ਇਥੇ ਆਉਟਪੁਟ ਦਰਸਾਉਂਦਾ ਹੈ160 ਅਸੀਂ ਵੇਖਦੇ ਹਾਂ ਕਿ ਨਤੀਜੇ ਉਹੀ ਹਨ ਜੋ C ਪ੍ਰੋਗਰਾਮ ਵਿਚ ਸੀ
ਅੰਤਰ ਸਿਰਫ ਸਹੀ ਆਉਟਪੁਟ ਦਾ ਹੈ
ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ
ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ਕਿ ਅਰਥਮੈਟਿਕ ਅੋਪਰੇਟਰਸ ਕਿਵੇਂ ਇਸਤੇਮਾਲ ਕਰਨੇ ਹਨ
ਇਕ ਅਸਾਈਨਮੈਂਟ ਵਜੋਂ ਇਕ ਪ੍ਰੋਗਰਾਮ ਲਿਖੋ ਜੋ ਮੋਡਯੂਲਸ ਅੋਪਰੇਟਰ ਦਾ ਇਸਤੇਮਾਲ ਦਰਸਾਏ
ਧਿਆਨ ਰਖਣਾ ਕਿ ਮੋਡਯੂਲਸ ਅੋਪਰੇਟਰ ਵਿਭਾਜਨ ਦਾ ਸ਼ੇਸ਼ ਦੱਸਦਾ ਹੈ
ਈਜੀ
c a160 b ਤੁਹਾਡਾ ਨਤੀਜਾ 1 ਹੋਣਾ ਚਾਹੀਦਾ ਹੈ 1 ਨੀਚੇ ਦੱਸੇ ਗਏ ਲਿੰਕ ਤੇ ਉਪਲੱਭਦ ਵੀਡੀਊ ਵੇਖੋ
ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ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
ਜਿਆਦਾ ਜਾਣਕਾਰੀ ਲਈ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਰਜੀ ਤੇ ਲਿਖ ਕੇ ਸੰਪਰਕ ਕਰੋ
ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਟਾਕ ਟੂ ਏ ਟੀਚਰ ਪੋ੍ਜੈਕਟ ਦਾ ਇਕ ਹਿੱਸਾ ਹੈ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
ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ਤੇ ਉਪਲੱਭਦ ਹੈ160 ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਆਰਜੀ ਸਲੈਸ਼ ਐਨ ਐਮਈਆਈਸੀਟੀ ਹਾਈਫਨ ਇੰਟਰੋ ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ
ਸ਼ਾਮਲ ਹੋਣ ਲਈ ਧੰਨਵਾਦ